ਏਨੀ ਗਰਮੀ ਹੁੰਦੀ ਹੈ ਜ਼ਿਆਦਾ ਤਾਂ ਨਹੀਂ ਠੰਡ ਠੰਡ ਚ ਸਿਹਤ ਵੀ ਖਰਾਬ ਹੁੰਦੀ ਹੈ ਮੌਨ ਸਿਹਤ ਖਰਾਬ ਹੁੰਦੀ ਹੀ ਹੁੰਦੀ ਹੈ

ਬੰਦਾ ਨਹੀਂ ਨਾਲੇ

ਮੈਂ ਕਿਹਾ ਹਾਂ ਜੀ ਬਹੁਤ ਬਣਿਆ ਰਹਿੰਦਾ ਹੈ ਧੁੰਦ ਤੋਂ ਤਾਂ accident accident ਹੁੰਦੇ ਰਹਿੰਦੇ ਆ ਬਾਕੀ ਠੀਕਹੈ ਬਾਕੀ ਠੀਕਹੈ ਇਕੋ ਗੱਲ ਠੰਡ ਕਰਕੇ ਆਖੜਿਆ ਰਹਿੰਦਾ ਹੈ ਸਰੀਰ

ਹਾਂ ਲਹੂ ਨਾਲ ਜਿਆਦਾ ਬੀਮਾਰ ਤੇ ਜਾਦਾ ਨਹੀਂ ਹੁੰਦੀ

ਹੋਰ ਮੌਸਮ ਨੇ ਆ ਹੀ ਜਾਣਾ ਹੈ

ਧੂੜ ਚ ਵਰਿਕਸ਼ਸਾ ਨੂੰ ਸਾਵਣ ਦੀ ਵਰਖਾ ਨਾਲ ਨਵਾ ਹਾ ਲੈਂਦੀ ਹੈ ਨਾਲ

ਗਰਮੀ ਨਾਲ ਤਾਂ ਅਕਾਸ਼ ਮੇਰੇ ਨਾਂ ਮਤਲਬ ਦਿਖਾਉਣਾ ਵਾਂ

ਸਭ ਤੋਂ ਵਧੀਆ ਬਾਰਿਸ਼ ਵਾਲਾ ਮੌਸਮ ਹੁੰਦਾ ਹੈ

ਅੱਜ ਅੱਜ ਅੱਜ ਕੱਲ ਤਾਂ ਕੁੱਝ whether ਅੱਜ ਕੀ ਹੋਣੈ ਤੇ ਕੀ ਨਾ ਹੈ ਹਾਂ ਹੂ ਅੱਜ ਕੱਲ੍ਹ ਪਤਾ ਕੀ ਹੈ

ਉਹ ਵੀ

ਬੜਾ ਆ ਹੋ ਸਵੇਰੇ ਧੁੱਪ ਹੁੰਦੀ ਹੈ ਨੋਕ ਵਜੇ ਨੇਰੀ ਚੱਲਣ ਲੱਗ ਜਾਂਦੀ ਜਾਂ ਫਿਰ ਫਿਰ ਸਵੇਰ ਟੱਕਰ ਮੀਹ ਥੁੜ ਪਈ ਜਾਂਦੀ ਹੁੰਦੀ ਹੈ ਹਾਂ

ਉਹ ਦਰਖਤ ਦੂਰਖਤ ਜਿਆਦਾ ਹੁੰਦੇ ਨੇ ਉੱਥੇ ਜ਼ਿਆਦਾ ਪੈਂਦੀ ਹੈ

ਪੀੜਾਂ ਚੋਂ ਕਣਕਾਂ ਕੁਣਕਾਂ ਉੱਗਿਆ ਹੁੰਦੀਆਂ ਹੈ ਉਥੇ ਤਾਂ ਕਰਕੇ ਘੱਟ ਪੈਂਦੀ ਹੈ

Himachal ਚ area ਚ ਸਾਰੇ ਹੀ ਮੀਂਹ ਪੈਂਦਾ ਰਹਿੰਦਾ ਹੈ ਹਾਂ Himachal ਚ ਬਥੇਰਾ ਹੀ ਮੀਂਹ ਪੈਂਦਾ ਹੈ

ਕਦੀ ਆਏ ਹੋ

ਪਹਾੜੀ ਇਲਾਕਾ ਵੈਸੇ ਹੀ ਵਧੀਆ ਹੁੰਦਾ ਹੈ ਘੁੰਮੈ ਉਥੇ ਤਾਂ ਬਸ ਉਨ੍ਹਾਂ ਦਾ ਮੌਸਮ

ਲੈਆ ਬੋਤਲ

ਹਾਂ ਇਹ ਤਾਂ ਹੈ

ਬੇ-ਮੌਸਮ ਹੈ ਪੰਜਾਬ

ਜਦੋਂ ਕਣਕ ਉਗ ਜਾਂਦੀ ਹੈ ਮੀਂਹ ਪੈਣ ਲੱਗ ਜਾਂਦਾ ਹੈ

ਬੋਲ

ਆਹ december ਯਾਨੀ ਕਿ december ਮਹੀਨੇ ਹੁੰਦਾ ਹੈਗਾ ਠੰਡ ਵੀ ਹੁੰਦੀ ਐ ਉਦੋਂ ਤਾਂ

ਉਹ ਤਾਂ ਬਿਮਾਰ

ਪੈਂਦਾ ਹੈ ਕਿ december ਦੇ ਮਹੀਨੇ ਚ ਨੀ ਆ ਮੌਸਮ ਸਾਰਾ ਜ਼ਹਿਰੀ ਹਾਂ ਇਕ ਮੌਸਮ

ਉਹ ਮੌਸਮ

ਜਦੋਂ ਮਿੱਟੀ ਜਿਹੀ ਜੰਮ ਜਾਂਦੀ ਹੈ

ਤਾਂ ਕਰਕੇ ਮੈਨੂੰ ਉਹ ਮੌਸਮ ਨਹੀਂ ਪਸੰਦ ਜਿਹੜਾ ਚਿਪਚਿਪਾ ਜਿਹਾ ਰਹਿੰਦਾ ਹੈ ਨਾ

ਹੁੰਦੀ ਆ ਸਿਰ ਨੂੰ ਹਵਾ ਲੱਗਦੀ ਸਿੱਧੀ

ਹੋਰ ਬਾਕੀ ਤਾਂ ਸਭ ਚੱਲੀ ਜਾਂਦਾ ਛੁੱਟੀਆਂ ਚ ਮਤਲਬ ਹੁਣ ਜੇ ਆਪਾਂ ਲਗਾਤਾਰ ਕੰਮ ਕੁਮ ਕਰੀ ਜਾਈਏ ਨਾ ਫੇਰ ਨਹੀਂ ਪਤਾ ਲਗਦਾ ਵਿਹਲੇ ਬੈਠਣ ਬੈਠਣ ਨਾਲੋਂ ਠੀਕ ਹੀ ਹੁੰਦੀ ਹੈ

ਆਹੋ ਫਿਰ ਕਰਨਾ ਤੇ ਪੈਂਦਾ ਹੈ

ਤੇ ਹੁਣ ਜਿਵੇਂ ਅਸੀਂ office ਚ ਜਾਨੇ ਆਂ ਤੇ september ਪੂਰੀ ਉਹ ਹੁੰਦੀ ਹੈ ਕਿ ਠੰਡ ਝੱਲੀ ਜਾਂਦੀ ਹੁੰਦੀ ਇਥੇ

ਫੇਰ ਉਧਰ ਬਾਹਰ ਨਿਕਲਦੇ ਹਾਂ ਬਾਹਰ ਪੂਰੀ ਗਰਮੀ ਹੁੰਦੀ ਹੈਗੀ ਸਮਝ ਨਹੀਂ ਆਉਂਦੀ ਹੁੰਦੀ ਹੈਗੀ ਫਿਰ ਇਕੇ ਦਮ ਸਿਰ ਨੂੰ ਹਵਾ ਵੀ ਲਗਦੀ ਏ ਬੰਦਾ ਬਿਮਾਰ ਹੀ ਹੁੰਦਾ ਸਿੱਧਾ

ਬਥੇਰੀ ਉਹ ਫਿਰ ਮੈਂ ਪਿੱਛੇ ਜਿਹੇ ਬਿਮਾਰ ਹੋ ਕੇ ਹਟੀ ਹਾਂ ਕੀ ਹੋਇਆ ਮੈਂ ਬਾਹਰ ਇਕਦਮ ਗਰਮੀ ਚ ਧੁੱਪ ਪਈ ਜਾਂਦੀ ਸੀ ਗੀ ਮੈਂ ਚਲੀ ਗਈ ਮੇਰਾ ਸਿਰ ਵੀ ਘੁੰਮੀ ਜਾਂਦਾ ਸੀ ਗਾ ਪਤਾ ਲੱਗ ਜਾਂਦਾ ਹੈ ਧੁੱਪ ਚ ਵੀ

ਜਿਹੜਾ ਹੁੰਦਾ ਹੈ ਨਾ ਜਿਹੜਾ ਬਾਦ ਵਿਚ ਹਲਕਾ-ਹਲਕਾ ਬਾਰਿਸ਼ ਬਣੀ ਹੁੰਦੀ ਤੇ rainbow ਨਿਕਲ ਜਾਂਦਾ ਜਿਸ ਸਮੇਂ

ਹਾਂ ਉਹ ਮੌਸਮ ਵਧੀਆ ਹੁੰਦਾ ਹੈ ਗਾ ਤੇ ਤੈਨੂੰ ਵੀ ਹਾਂ ਨਾ

ਬੀਮਾਰੀ ਵਾਲਾ ਮੌਸਮ ਇਕ ਹੁੰਦਾ ਜਿਹੜਾ ਮੌਸਮ mix ਜਿਹਾ ਹੁੰਦਾ ਹੈ ਨਾ

ਵੈਸੇ ਇੱਕ ਗੱਲ

ਜਾਂਦੇ ਨਹੀਂ ਕਿਥੇ ਘੁੰਮਣ ਜਿਵੇਂ ਪਹਾੜੀ ਇਲਾਕੇ ਵਧੀਆ ਲੱਗਦੇ ਨੇ ਜਿਥੇ ਜਾ ਦਾ ਮੌਸਮ ਵਧੀਆ ਹੋਵੇ

ਹਾਂ

ਕਦੋਂ ਮੀਂਹ ਪੈਂਦਾ ਕਦੋਂ ਬਰਫ ਪੈਣ ਲੱਗ ਜਾਂਦੀ ਹੈ

ਉਦੋਂ ਹਵਾ ਸ਼ੁਰੂ ਹੋ ਜਾਂਦੀ ਹੈ

ਹੈ ਨਾ ਓਥੇ ਜ਼ਿਆਦਾ ਬਰਫ ਉਥੇ ਤੇ

ਹੋਰ ਆਪਣੇ ਓਥੇ ਨਾ ਆਪਾਂ

ਪੰਜਾਬ ਚ ਅੱਜ ਤਕ ਬਰਫ਼ ਨਹੀਂ ਪਈ

ਤਾਂ ਗੜੇ ਨਿਕਲਦੇ ਨੇ

ਹਾਂ ਕੜਿਆਂ ਦੀ ਪੈਂਦੀ ਨਹੀਂ ਇਸ ਕਰਕੇ

ਕਹਿੰਦੀ

ਘੱਟ ਹੀ ਵਧੀਆ ਲੱਗਦਾ ਹੈ

ਕੀ ਹੋਇਆ ਮੈਂ ਕਿਹਾ ਮੈਨੂੰ ਪੰਜਾਬ ਹੀ ਵਧੀਆ ਲੱਗਦਾ ਮੈਨੂੰ ਕੋਈ ਨਹੀਂ

ਪਹਾੜੀ ਪਹਾੜੀ ਹੁੰਦੀਆਂ ਨੇ

ਜਿਵੇਂ ਹੀ ਹੁੰਦਾ ਹੈ ਹੂ ਹੂ

ਹੂ ਹੋਰ ਕਿਵੇਂ ਰਹੀਆਂ ਫੇਰ ਗਰਮੀ ਦੀਆਂ ਮੈਨੂੰ ਗਰਮੀ ਦੀ ਛੁਟਿਆ

ਹੁਣ ਕਦੋਂ ਹੋਣੀਆਂ ਗਰਮੀ ਦੀਆਂ ਛੁੱਟੀਆਂ ਹੈਂ

ਗਰਮੀ ਦੀਆਂ ਛੁਟੀਆਂ ਜਦੋਂ ਹੁੰਦੀਆਂ ਨੇ ਘੁੰਮਣ ਜਾਈਦਾ ਹੈ ਜਾਂ ਘਰਿ ਬੈਠੇ ਰਹਿੰਦਾ ਹੈ ਗਰਮੀਆਂ ਕਰਕੇ ਫੇਰ ਵਧੀਆ ਹੁਣ ਬਸ ਬਦਲਣਾਂ ਹੀ ਬਦਲਣਾ ਹੈ